ਤੇ ਬਾਕੀ ਸਰਕਾਰੀ ਸਕੂਲਾ ਦਾ ਮਾਹੋਲ ਵੀ ਹੁਣ ਵਧੀਆ ਚੱਲ ਰਿਹਾ ਏ ਕਿਉਂਕਿ ਹੁਣ ਪਾਣੀ ਦਾ ਪਰਬੰਧ ਕੀ ਬਿਜਲੀ ਦਾ ਪਰਬੰਧ ਸਾਰਾ ਕੁੱਝ ਸਰਕਾਰੀ ਸਕੂਲਾ ਚ ਹੁਣ ਸਹੂਲਤਾ ਕਾਫੀ ਨੇ ਸਰਕਾਰੀ ਸਕੂਲਾ ਚ ਅਸੀਂ ਵੀ ਆਪਣੇ ਇੱਕ ਬੱਚੇ ਨੂੰ ਇੱਕ private ਤੋਂ ਹਟਾ ਕੇ ਹੁਣ ਤੇ ਸਰਕਾਰੀ school ਦੀ ਸਗੋ ਨਾ ਉਨ੍ਹਾਂ ਦਾ result ਆਪਣਾ ਵਧੀਆ ਵੀ private ਵਾਲੇ ਜਿਹੜੇ ਨੇ ਆਪਣਾ result ਵਧੀਆ ਲਿਆਉਣ ਕਰਕੇ ਨਾ ਬੱਚੇ ਨੂੰ first division ਕਰ ਦਿੰਦੇ ਨੇ ਤੇ ਬੱਚਾ ਭਾਵੇ ਹੁਣ ਉੰਨਾ ਦਾ ਵੀ ਬੱਚੇ ਇੰਨੇ ਨਹੀਂ ਹੁੰਦੇ ਹੈਗੇ ਤੇ ਜਦੋਂ ਆਪਣਾ ਬੱਚਾ first ਆ ਜਾਂਦਾ class ਚ ਆਪਾਂ ਸੋਚਦੇ ਆ ਕੀ ਹਨਾ ਸਾਡਾ ਬੱਚਾ ਵਧੀਆ ਪੜਿਆ ਸੀ ਜਾਂ ਵਧੀਆ ਉਹ ਕੀਤਾ ਸੀ ਕਈ ਵਾਰੀ ਇਹ ਹੁੰਦਾ ਕੀ ਉਹਨਾ ਨੂੰ ਆਪਣਾ result ਪਰ ਜੇ ਆਪਾਂ ਨਾ ਉਹਿਉ ਜੇ ਆਪਾਂ ਸਰਕਾਰੀ school ਚ ਲਵਾਂਗੇ ਨਾ ਬੱਚੇ ਦਾ ਉਲਟਾ ਵਧੀਆ result ਵੀ ਆ ਸਕਦਾ ਜਿੰਨਾਂ private ਵਾਲੇ school ਚ ਆ ਰਿਹਾ ਏ result ਪਰ ਫੇਰ ਉਹਦੇ ਨਾਲ ਵੀ ਬੱਚਾ ਫੇਰ ਪੜਦਾ ਨੀਂ ਹੈਗਾ ਕੀ ਮੇਰੇ ਤਾਂ ਵਧੀਆ number ਆ ਗਏ ਮੈਂ ਤਾਂ first ਆ ਗਿਆ class ਚੋ

ਹਮ ਉਹ ਤਾਂ ਹੈਗਾ ਈ ਏ ਫ਼ਿਰ ਪਤਾ ਏ ਕੀ ਏ ਨਹੀਂ ਵੈਸੇ ਤਾਂ ਆਪਣੇ ਨਾ ਪੰਜਾਬ ਚ ਤਾਂ ਪੰਜਾਬੀ ਹੋਣੀ ਚਾਹੀਦੀ ਏ English ਤਾਂ ਬਿਲਕੁਲ ਹੋਣੀ ਓ ਨਹੀਂ ਚਾਹੀਦੀ ਪਰ ਹੁਣ English ਦਾ competition ਚੱਲ ਗਿਆ ਹੋਇਆ ਨਾ ਹੁਣ ਪੰਜਾਬੀ ਦਾ ਤੇ ਵੈਸੇ ਉਦਾ ਜਦੋਂ ਆਪਣੇ ਬੱਚਿਆਂ ਨੂੰ ਕੋਈ job ਵਗੈਰਾ ਤੇ ਲਗਾਣ ਜਾਂਦੇ ਆ ਜਾਂ ਕੁੱਝ ਕਰਦੇ ਆ ਫੇਰ ਕਹਿੰਦੇ ਏ ਤੁਹਾਡੀ ਪੰਜਾਬੀ ਮੁੱਖ ਭਾਸ਼ਾ ਏ ਹਨਾ daily ਭਾਸ਼ਾ ਪੰਜਾਬੀ ਤੁਹਾਨੂੰ ਪੰਜਾਬੀ ਆਉਣੀ ਚਾਹੀਦੀ ਏ ਤੁਹਾਡੀ ਪੰਜਾਬੀ ਚ ਵਧੀਆ number ਆਉਣੇ ਹੋਣੇ ਚਾਹੀਦੇ ਨੇ ਤਾਂ ਹੀ ਇੱਥੇ ਵਧੀਆ job ਮਿਲੇਗੀ ਤੇ ਜੇ ਬੱਚੇ ਦੇ ਪੰਜਾਬੀ ਚੋ ਈ number ਈ ਘੱਟ ਤੇ ਫੇਰ ਬੱਚੇ ਨੂੰ job ਦਾ ਵੀ ਖਤਰਾ ਈ ਹੁੰਦਾ ਏ ਪਰ English medium ਦਾ ਫੇਰ ਹੁਣ ਇੱਦਾਂ ਕੀ English ਤਾਂ ਬੱਚਿਆਂ ਲਈ ਬਹੁਤ ਜਿਆਦਾ ਜਰੂਰੀ ਹੋਗੀ ਹੈਗੀ ਹੈ ਹੁਣ ਨਹੀਂ ਜਦੋ ਹਾਂ ਪਰ job ਕਰਨ ਜਾਂਦਾ ਬੱਚਾ ਪਹਿਲਾਂ English ਚ ਉਨ੍ਹਾਂ ਦੀ interview ਹੁੰਦੀ ਏ ਹੁਣ ਜਿਹਨਾ ਨੂੰ ਇੰਨੀ English ਨਹੀਂ ਆਉਗੀ ਜਦੋਂ ਆਪਾਂ ਸਰਕਾਰੀ ਸਕੂਲਾ ਚ ਪੜਾਗੇ ਉੱਥੇ ਅੰਗਰੇਜੀ ਨਹੀਂ ਹੈਗੀ ਇੰਨੀ ਉੱਥੇ ਪੰਜਵੀ ਛੇਵੀ ਤੋਂ ਬਾਅਦ ਅੰਗਰੇਜੀ ਸ਼ੁਰੂ ਹੁੰਦੀ ਏ

ਇਹ ਜਿਹੜੇ ਪਹਿਲਾਂ ਦੇ ਮਾਹੋਲ ਦੀ ਨਾ ਸਰਕਾਰੀ ਸਕੂਲਾ ਦੇ ਜਿਹੜੇ ਪਹਿਲਾਂ ਮਾਹੋਲ ਸੀਗੇ ਉਹਨਾ ਚ ਮੰਨਦੇ ਏ ਕੀ ਉਹਨਾ ਦੀ ਪੜਾਈ ਜਿਹੜੀ ਛੇਵੀ ਤੋਂ English medium English ਆਉਂਦੀ ਸੀ ਜਾਂ ਕੁੱਝ ਵੀ ਸੀ

or teacher ਵੀ ਉਨਾਂ ਦੇ ਵਧੀਆ B ED M.A B ED ਮਤਲਬ ਕੀ ਵਧੀਆ ਇਹ ਜਿਹੜੇ private ਸਕੂਲਾ ਵਾਲੇ ਨੇ ਇੰਨਾ ਨੇ teacher ਘੱਟ ਪੜ੍ਹੇ ਵੀ ਰੱਖੇ ਹੋਏ ਨੇ ਜਿਨ੍ਹਾਂ ਨੂੰ ਆਪ ਨੂੰ ਨੀਂ ਆਉਂਦਾ ਹੈਗਾ ਜਿਹੜੇ ਆਪ ਪੜਕੇ ਆਉਂਦੇ ਨੇ ਪਹਿਲਾਂ ਫੇਰ ਬੱਚਿਆਂ ਨੂੰ ਪੜਾਊਂਦੇ ਨੇ ਉਹਨਾ ਨੇ ਬੱਚਿਆਂ ਨੂੰ ਕੀ ਸਿਖਾਣਾ ਏ ਪਰ ਜਿਹੜੇ ਸਰਕਾਰੀ medium ਹੁਣ ਸਰਕਾਰੀ ਸਕੂਲਾ ਚ teacher ਨੇ ਨਾ ਉਹ ਹੁਣ ਅੱਗੋ ਪੜ੍ਹੇ ਲਿਖੇ ਨੇ ਹੁਣ ਉਹਨਾ ਨੂੰ ਬਹੁਤ ਜਿਆਦਾ ਤਜਰਬਾ ਏ ਇਸ ਚੀਜ਼ਾਂ ਦਾ ਜਿੱਦਾਂ ਆਪਾਂ ਕਹਿ ਦਿਨੇ ਆ ਕੇ ਸਰਕਾਰੀ ਵਾਲੇ ਡਾਕਟਰਾਂ ਨੇ ਵਧੀਆ course ਕੀਤਾ ਹੁੰਦਾ ਸਰਕਾਰੀ ਵਾਲੇ ਡਾਕਟਰ ਵਧੀਆ ਦਵਾਈ ਲਿੱਖ ਕੇ ਦਿੰਦੇ ਨੇ

ਤਾਂ ਹੁਣ ਸਰਕਾਰੀ school ਵੀ ਬਹੁਤ ਵਧੀਆ ਨੇ ਮੈਂ ਤਾਂ ਹੁਣ ਆਪਣੇ ਬੱਚਿਆਂ ਨੂੰ ਸੋਚ ਰਹੀ ਆ ਕੀ ਮੈਂ ਸਰਕਾਰੀ school ਲਗਾਵਾਂਗੀ ਅੱਛਾ ਸਾਡੇ ਵਾਲਾ ਇੱਕ ਮੇਰਾ ਮਤਲਬ ਕੀ ਬੇਟੀ ਦਾ ਬੇਟਾ ਏ ਉਹ ਲੱਗਿਆ ਇੱਥੇ SDAV school ਚ ਤੇ ਉਹ ਮਤਲਬ ਕੀ ਪੜਾਈ ਤਾਂ ਸਾਰੇ ਕਈਆਂ ਨੇ ਮੈਨੂੰ ਜਵਾਬ ਦੇਤਾ ਉੱਥੇ ਨੀਂ ਪਾਣਾ ਸੀ ਤਸੀ little flower ਚ ਪਾਣਾ ਸੀ

ਪੜਾਈ ਹੈ ਨੀਂ ਹੈਗੀ ਮੈਂ ਕਿਆ ਚੱਲ ਹੁਣ admission ਕਾਰਵਾਈ ਇੱਕ ਸਾਲ ਤਾਂ ਅਸੀਂ ਹੁਣ ਉੱਥੇ ਕਰਵਾਈਏ ਹਨਾ ਤੇ ਜਾਂ ਵੇਲੇ ਰੋਂਦਾ ਬਹੁਤ ਏ ਉਹ ਤਾਂ

ਤੇ ਕੁੱਝ ਪਹਿਲਾਂ ਬੱਚਾ ਤਾਂ ਤਕਰੀਬਣ ਮੈਂ ਕਹਿੰਨੀ ਆ ਕੀ ਦੀ ਤਿੰਨ ਸਾਲ ਬਹੁਤ ਤੰਗ ਕਰਦਾ ਘਰ ਤੋਂ ਜਾਣ ਲੱਗਿਆ school ਨੂੰ

ਗਰੀਬ ਮਾ ਤਾਂ ਉੱਥੇ ਹੀ ਰਹਿ ਗਿਆ ਰਹਿ ਗਿਆ ਸਰਕਾਰੀ ਸਕੂਲਾ ਜੋਗਾ ਈ

ਸਾਡੇ ਅੱਗੋ ਤਾਂ ਬੱਚਿਆਂ ਨੇ ਇਹੀ ਕਹਿਣਾ ਭਾਈ ਸਾਨੂੰ ਸਰਕਾਰੀ ਸਕੂਲਾ ਚ ਪੜ੍ਹ ਅਹ ਪੜ੍ਹਾਇਆ ਸੀ ਤੁਸੀਂ ਉਹ ਜਾ ਅਸੀਂ ਪੜ੍ਹੇ ਆ ਕੁੱਝ ਸਾਨੂੰ ਨੋਕਰੀਆਂ ਵੀ ਨੀਂ ਹੈਗੀਆਂ ਚੱਜ ਦੀਆਂ

ਕੁੱਝ ਕਹਿੰਦੇ ਨੇ ਬੱਚੇ ਤਾਂ ਇੱਦਾਂ ਈ ਬੋਲਦੇ ਨੇ ਕੇ ਸਾਨੂੰ ਤਸੀਂ ਸਰਕਾਰੀ ਸਕੂਲਾ ਚ ਪੜ੍ਹਾਇਆ ਸੀਗਾ ਤੇ ਤਾਂ ਕਰਕੇ ਨੀਂ ਅਸੀਂ ਇੱਦਾਂ ਦੇ ਕਰ ਸਕਦੇ ਇੱਦਾਂ ਦੇ ਪਰ ਮੈਂ ਸੋਚ ਰਹੀ ਆ ਕੀ ਜਿਹੜੇ ਸਰ ਜਿਹੜਾ ਬੱਚਾ ਪੜਣ ਵਾਲਾ ਜਾਂ ਹੋਸ਼ਿਆਰ ਏ ਨਾ ਉਹ ਬੱਚਾ ਸਰਕਾਰੀ ਚ ਵੀ ਪੜ੍ਹ ਕੇ ਉਨੇ ਕੁੱਝ ਕਰ ਜਾਣਾ ਏ ਸਾਡੇ ਖੁੱਦ ਘਰ ਵਿੱਚ ਵੀ ਇੱਕੋ school ਚ ਤਿੰਨ ਬੱਚੇ ਪੜ੍ਹਦੇ ਚਾਰ ਬੱਚੇ ਪੜ੍ਹ ਰਹੇ ਸੀਗੇ ਤੇ ਉਹਦੇ ਵਿਚੋ ਇੱਕ ਬੱਚਾ ਹਰ ਸਾਲ ਹਰ ਸਾਲ first ਆ ਕੇ ਪਹਿਲੇ number ਤੇ non medical ਚ ਵੀ ਪਹਿਲੇ number ਤੇ ਰਿਹਾ ਉਸ ਤੇ ਉਹ ਵੀ ਤਾਂ ਸਰਕਾਰੀ school ਚ ਪੜ੍ਹਿਆ ਸੀਗਾ ਇਹ ਬੱਚੇ ਤੇ ਵੀ ਥੋੜਾ ਆਪਣੇ ਆਪ ਤੇ ਹੈਗਾ ਕੀ ਕਈ ਬੱਚਿਆਂ ਨੂੰ ਘਰ ਪੜ੍ਹਣ ਦੀ ਆਦਤ ਹੁੰਦੀ ਏ ਕਈ ਬੱਚਿਆਂ ਨੂੰ ਘਰ ਆ ਕੇ ਬਿਲਕੁਲ ਨੀ book ਚੱਕਦੇ ਹੈਗੇ ਤੇ ਉਹਨਾ ਨੂੰ ਘਰ ਪੜ੍ਹਣ ਦੀ ਆਦਤ ਨਹੀਂ ਹੁੰਦੀ ਤਾਂ ਕਰਕੇ ਉਹ ਪਿੱਛੇ ਰਹਿ ਜਾਂਦੇ school ਵਿੱਚ ਤਾਂ ਦੇਖੋ ਜਿੰਨਾ ਉਹਨਾ ਨੇ ਵੇਖੋ ਕਰਾਇਆ ਏ ਉੰਨਾ ਤੇ ਉਹਨਾ ਨੇ ਕਰਾਇਆ ਪਰ ਜਦ ਤੱਕ ਬੱਚਾ ਘਰ ਆ ਕੇ ਅਹਿਨ ਉਹਨੂੰ ਪੜ੍ਹਦਾ ਹੈਗਾ ਉਦੋਂ ਤੱਕ ਬੱਚੇ ਨੂੰ ਅੱਗਲੇ ਦਿਨ ਜਾ ਕੇ ਉਹ ਨਹੀਂ ਯਾਦ ਹੋਏਗਾ ਤਾਂ ਕਰਕੇ ਬੱਚੇ ਥੋੜੇ ਮਾਰ ਖਾ ਜਾਂਦੇ ਨੇ ਇਸ ਵਿੱਚ ਹਾਂ ਹੁਣ ਸਚ ਮੇਰੇ ਦਿਉਰ ਦੇ ਨਿਆਣੇ ਲੱਗੇ ਹੋਏ ਸੀ ਉੱਥੇ SDAV school ਚ ਪਰ ਉਹ ਬੱਚੇ ਦੋਨੇ ਬੜੇ ਹੋਸ਼ਿਆਰ ਸੀ ਤਾਂਹੀਂ ਅਸੀਂ ਛੋਟੇ ਮੁੰਡੇ ਨੂੰ ਉੱਥੇ ਲਾ ਤਾਂ ਚੱਲ ਬੱਚੇ ਪੜ੍ਹਦੇ ਏ ਪਰ ਉਹ ਬੱਚੇ ਪੜ੍ਹਣ ਚ ਬਹੁਤ like ਸੀ

ਕਰੋਨਾ ਚ ਹਨਾ ਬੱਚਿਆਂ ਨੂੰ ਤਕਲੀਫ਼ ਬਹੁਤ ਹੋਈ

ਹੁਣ ਜਿਹੜੇ ਨਲਾਇਕ ਬੱਚੇ ਸੀ ਉਹਨਾ ਨੇ ਸਭ ਤੋਂ ਅੱਗੇ ਲੰਗ ਜਾਣਾ ਸਾਡੇ ਤਾਂ ਕਹਿੰਦੇ ਮਾਂ ਨੇ ਸਾਨੂੰ ਕਾਪੀ ਖੋਲ ਕੇ ਵੀ ਨੀਂ ਦੇਖਣ ਦੇਣਾ ਹੈਗਾ ਤੁਸੀਂ ਜਿਵੇਂ ਮਹਿਨਤ ਨਾਲ ਪੜ੍ਹੇ ਓ ਉੱਦਾਂ ਈ ਪੜ੍ਹੋ ਉਹ ਅਗਲੇ ਕਹਿੰਦੇ ਸਾਡੇ number ਫੇਰ ਪਿੱਛੇ ਰਹਿ ਗਏ

ਪਾਸ ਹੋਏਗਾ ਨਾ ਫੇਰ ਤਾਂ ਬੜੀ ਵਧੀਆ ਗੱਲ ਏ ਜਿਹੜੇ ਮਿਹਨਤ ਕਰਕੇ ਨਹੀਂ ਪਾਸ ਹੁੰਦੇ ਉਹ ਜਾ ਕੇ ਤਾਂ ਕਰਕੇ ਫੇਰ ਉਹਨਾ ਨੂੰ ਔਖਾ ਲੱਗਦਾ English ਬੋਲਨਾ English ਪੜ੍ਹਣਾ English ਚ ਇੱਦਾਂ ਕਰਨਾ ਬੀ ਜਾਣੀ ਕੀ ਆਪਾਂ ਕਿਸੇ ਦੇ ਨਾਲ ਗੱਲ ਕਰਦੇ ਉਹਨਾ ਬੱਚਿਆਂ ਨੂੰ ਔਖਾ ਲੱਗਦਾ ਜਿਹੜੇ ਬੱਚੇ ਘਰ ਨੀਂ ਪੜ੍ਹਦੇ ਹੈਗੇ ਜਦ ਤੱਕ ਬੱਚਾ ਘਰ ਨੀਂ ਪੜ੍ਹੇਗਾ ਉਦੋ ਤੱਕ ਬੱਚਾ ਨਹੀਂ ਵਧੀਆ ਕੇ ਸਕਦਾ ਹੈਗਾ ਕੁੱਝ ਵੀ ਹਾਂ ਇਹ ਤਾਂ ਫੇਰ ਇਹੀ ਹੋ ਗਿਆ ਨਾ ਇਨਸਾਫ਼ ਪਹਿਲੇ school ਚ ਪਰ ਪੜ੍ਹੋ ਚਾਹੇ ਨਾ ਪੜ੍ਹਾਉ ਹਨਾ ਏ ਕੇ ਟੁਈਸ਼ਨਾ ਜਰੂਰੀ ਏ

ਤੇ ਫੇਰ ਉਹ ਨਾ tuition ਦਾ ਅੱਗੋ ਨਵੀਆਂ ਟੁਈਸ਼ਨਾ ਦਾ ਤੇ ਜਿਉ ਜਿਉ ਹੁਣ class ਵੱਧਦੀ ਏ ਤਿਉ ਤਿਉ ਟੁਈਸ਼ਨਾ ਦੇ ਪੈਸੇ ਵੀ ਵੱਧ ਰਹੇ ਨੇ

ਤੇ ਜੇ ਬੱਚੇ ਪੜ੍ਹਣ ਈ ਨਾ ਫੇਰ ਬਹੁਤ ਔਖਾ ਏ ਫੇਰ ਤੇ ਸਾਰਾ ਖ਼ਰਚਾ ਚਲੋ ਆਪਾਂ ਜੋ ਕਮਾਇਆ ਸਾਰਾ ਬੱਚਿਆਂ ਦੀ ਪੜ੍ਹਾਈ ਤੇ ਲਗਾ ਦਿੱਤਾ ਤੇ ਆਪਣੇ ਕੋਲ ਤਾਂ ਜੋੜਿਆ ਹੁਣ ਕੁੱਝ ਵੀ ਨਹੀਂ ਰਹੇਗਾ ਕਿਉਂਕਿ ਆਪਾਂ ਨੇ ਬੱਚਿਆਂ ਦੀ ਪੜ੍ਹਾਈ ਤੇ ਲਗਾ ਦਿੱਤਾ ਤੇ ਬੱਚੇ ਜੇ ਕੋਈ ਵੱਡੇ ਹੋ ਕੇ ਕੁੱਝ ਨਾ ਕਰਨਗੇ ਤੇ ਫੇਰ ਤਾਂ ਬਹੁਤ ਔਖਾ ਹੋ ਜਾਂਦਾ ਏ ਨਾ ਫੇਰ ਤਾਂ ਖ਼ਰਚਾ ਕਿੱਥੋ ਮੰਗਣਾ ਆਪ ਤਾਂ ਕੁੱਝ ਕਰ ਨੀਂ ਸਕਦੇ ਤੇ ਫੇਰ ਬੱਚਿਆਂ ਨੇ ਵੀ ਅੱਗੋ ਕੁੱਝ ਕਰਨਾ ਹੈਗਾ ਹਮ ਉਹੀ ਤਾਂ ਹੈ ਹੁਣ ਵੀ ਤਾਂ ਇਹ ਏ ਹੁਣ ਅਸੀਂ ਆਪਣੇ ਬੇਟੇ ਪੜ੍ਹਾਇਆ ਸੀ ਪਹਿਲੇ ਤੇ ਲਾਜਪਤ ਰਾਏ school ਚ ਪੜ੍ਹਾਇਆ ਸੀ ਦਸਵੀ ਤੱਕ ਉੱਥੇ ਗਿਆ plus one two ਅਸੀਂ high school ਚ ਕਰਵਾਤੀ ਉਹਨੂੰ ਹੈ

ਤੇ ਫੇਰ ਅੱਗੋ ਜਾ ਕੇ ਬੰਦਾ ਬਹਾਦਰ ਚ ਲੱਗਿਆ ਫੇਰ ਉੱਧਰ ਲੱਗਿਆ ਅਬੇਸ਼ college ਚ ਤੇ ਕਹਿੰਦਾ ਮੈਨੂੰ ਪੜ੍ਹਾ ਤਾਂ ਇੰਨਾ ਦਿੱਤਾ ਪਰ ਕਹਿੰਦੇ ਜਿਹ ਜੇ ਸਕੂਲਾ ਚ ਪਾਇਆ ਉਹ ਜੀ ਸਾਡੀ ਪੜ੍ਹਾਈ ਹੋਣੀ ਏ

ਕਹਿੰਦੇ ਇੱਥੋ ਈ ਮਾਰ ਖਾ ਗਏ ਅਸੀਂ English ਚ ਜਾ ਕੇ ਮਾਰ ਖਾ ਗਏ ਜਿੱਥੇ ਵੀ ਦੇਖਦੇ interview English ਚ ਹੁੰਦੀ ਏ

English ਸਾਨੂੰ ਮਤਲਬ ਕੇ ਬਹੁਤ ਘੱਟ ਆਉਂਦੀ ਏ

ਹਾਂਜੀ ਫੇਰ ਉਹ ਤਾਂ ਹੈਗਾ ਈ ਬੱਚੇ ਪੜ੍ਹਣ ਹੁਣ private ਨੋਕਰੀਆਂ ਨੇ ਕੁੱਝ ਵੀ ਦਸ ਪੰਦਰਾਂ ਹਜ਼ਾਰ ਦੇ ਕੰਮ ਈ ਮਸਾ ਕਰ ਸਕਦੇ ਨੇ ਇਸ ਤੋਂ ਵੱਧ ਨੋਕਰੀ ਨੀਂ ਹੈਗੀ ਕੋਈ ਵੀ ਬੱਚਿਆਂ ਲਈ ਉਹੀ ਤਾਂ ਕਹਿਣੇ ਏ ਮਾਂ ਪਿਉ ਤਾਂ ਹੱਦ ਤੋਂ ਜਿਆਦਾ ਪੈਸੇ ਲਾ ਦੇਣੇ ਏ ਹੁਣ ਬੱਚਿਆਂ ਤੇ ਪੈਂਤੀ ਪੈਂਤੀ ਹਜ਼ਾਰ ਪਿਆ ਲਾ ਕੇ ਵੀ ਪੜ੍ਹਾਈ ਕਰਵਾ ਕੇ ਚਾਲੀ ਚਾਲੀ ਹਜ਼ਾਰ ਰੁਪਇਆ course ਕਰਵਾ ਕੇ ਤੇ ਬਾਅਦ ਵਿੱਚ ਜੇ job ਨਾ ਮਿਲੇ ਤੇ ਕਿੰਨਾ ਔਖਾ ਲੱਗਦਾ ਫੇਰ ਕਈ ਵਾਰੀ ਬੱਚੇ ਦਾ ਹੀ mood ਇੱਦਾਂ ਦਾ ਹੋ ਜਾਂਦਾ ਕੀ ਬੱਚੇ ਹੀ ਨਹੀਂ ਕੁੱਝ ਕਰਨਾ ਚਾਹੁੰਦਾ ਹੈਗਾ ਬੱਚਾ ਕਹਿੰਦਾ ਕੀ ਮੇਰਾ ਮਨ ਹੀ ਨਹੀਂ ਲੱਗਦਾ ਕੰਮ ਕਰਨ ਚ ਉੱਥੇ ਜਾ ਕੇ ਬਹੁਤ ਔਖਾ ਹੋ ਜਾਂਦਾ ਹੋਰ ਤੇ ਫੇਰ ਜੇ ਨੋਕਰੀਆਂ ਨਹੀਂ ਹੈਗੀਆਂ ਫੇਰ ਬੱਚੇ ਗਲਤ ਕਦਮ ਉੱਠਾ ਲੈਂਦੇ ਏ

ਅੱਗੋ ਘਰ ਦੇ ਵੀ ਤਾਨੇ ਮਾਰਦੇ ਅਸੀਂ ਇੰਨਾ ਪੜ੍ਹਾਇਆ ਇੰਨਾ ਪੜ੍ਹਾਇਆ ਹੁਣ ਤੂੰ ਕੁੱਝ ਕਰ ਲੈ ਕੁੱਝ ਕਰ ਲੈ ਉਹ ਬੱਚੇ ਵੀ ਕਿਆ ਕਰਨ ਜਦ ਨੋਕਰੀਆਂ ਈ ਨਾ ਮਿਲਣ ਅੱਗੇ ਹੈ ਨੀਂ ਕੁੱਝ ਵੀ ਹੁਣ ਉਹੀ ਤਾਂ ਗੱਲ ਏ ਵੀ ਪੰਜਾਹ ਪੰਜਾਹ ਹਜ਼ਾਰ ਲਗਾ ਕੇ ਜੇ ਬੱਚਿਆਂ ਨੂ course ਵੀ ਕਰਾਨੇ ਆ ਜਾਂ ਕੁੱਝ ਵੀ ਕਰਨੇ ਆ ਅੱਗੇ ਦੀ ਕੀ guaranty ਏ ਕੀ ਬੱਚੇ ਨੂੰ ਉਸ ਤਰ੍ਹਾਂ ਦਾ job ਮਿਲ ਜਾਵੇ ਜਾਂ ਉਸ ਤਰ੍ਹਾਂ ਦਾ ਬੱਚੇ ਨੂੰ ਕੰਮ ਕਾਰ ਕਰ ਲਵੇ ਨਹੀਂ ਕਰ ਸਕਦਾ ਹੁਣ ਜੇ ਪੰਜਾਹ ਹਜ਼ਾਰ ਲਾ ਕੇ ਪੜ੍ਹਾ ਕੇ ਤੇ ਉਸ ਤੋਂ ਬਾਅਦ ਫੇਰ ਕੋਈ ਉਹਦਾ ਉਹਦਾ ਕੰਮ ਪਾ ਕੇ ਦੇਣਾ ਪਵੇ

ਹੋਰ ਫੇਰ ਅੱਗਲੇ ਬੱਚੇ ਕਹਿੰਦੇ ਸਾਨੂੰ ਬਾਹਰ ਭੇਜ ਦੋ

ਹੁਣ ਬਾਹਰ ਜੋਗਾ ਵੀ ਹੁਣ ਪੈਸਾ ਕਿੱਥੋ ਲਿਆਈਏ ਇੰਨਾ ਹਾਂਜੀ ਬਾਹਰ ਜੋਗਾ ਵੀ ਇਹ ਬਹੁਤ ਪੈਸਾ ਲੱਗਦਾ ਬਾਹਰ ਜਾਣ ਚ ਵੀ ਹੁਣ ਤਾਂ ਬੱਸ ਬੱਚਿਆਂ ਦਾ ਤਾਂ ਬਹੁਤ ਅੱਗੇ ਜਾ ਕੇ ਬਹੁਤ ਬੁਰਾ ਹਾਲ ਹੋ ਰਿਹਾ ਏ ਉਹੀ ਤਾਂ ਕਹਿੰਦੇ ਤੁਸੀਂ ਬਾਹਰ ਜਾ ਕੇ ਵੀ ਤਾਂ ਤੁਸੀਂ ਮਿਹਨਤ ਈ ਕਰਨੀ ਏ ਉਰੇ ਰਹਿ ਕੇ ਮਿਹਨਤ ਕਰਲੋ ਭਾਈ ਉਹ ਕਹਿੰਦੇ ਏ ਮਹਿਨਤ ਉਰੇ ਮਿਹਨਤ ਦਾ ਮੁੱਲ ਨਹੀਂ ਮਿਲਦਾ ਬਾਹਰ ਤਾਂ ਮਿਹਨਤ ਦਾ ਮੁੱਲ ਵੀ ਹੈਗਾ ਬਾਹਰ ਮਿਹਨਤ ਦਾ ਮੁੱਲ ਹੈਗਾ ਪਰ ਕਈ ਇੱਦਾਂ ਦੇ ਮੁਰੱਖ ਵੀ ਦੇਖੇ ਨੇ ਕੇ ਇੱਥੇ ਸਰਕਾਰੀ job ਛੱਡ ਕੇ ਜਿਹੜੇ ਬਾਹਰ ਜਾ ਰਹੇ ਨੇ ਉਹ ਤਾਂ ਮੁਰੱਖ ਹੀ ਨੇ ਕਿਉਂਕਿ ਉੱਥੇ ਜਾ ਕੇ ਕਰਨੀਆਂ ਤਾਂ ਫੇਰ ਵੀ ਦਿਹਾੜੀਆਂ ਹੀ ਪੈਂਦੀਆਂ ਨੇ ਉੱਥੇ ਜਾ ਕੇ ਵੀ ਕਿਹੜਾ ਕੋਈ ਨੋਕਰੀ ਬੈਠਣ ਵਾਲੀ ਮਿਲ ਜਾਣੀ ਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੜ੍ਹ ਕੇ ਕੰਮ ਕਰਨਾ ਜਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾੜੂ ਪੋਚੇ ਲਗਾਣੇ ਉੱਥੇ ਜਾ ਕੇ ਤੇ ਆਹੀ ਕੰਮ ਕਰਨੇ ਨੇ

ਉਹੀ ਤਾਂ ਹੈਗਾ ਤਾਂਹੀ ਤਾਂ ਕਹਿੰਦੇ ਫੇਰ ਅੱਗਲੇ ਹਰੇਕ ਜਾਂਦਾ ਥਾ ਨਾ ਜਦ ਉਰੇ ਨੋਕਰੀ ਨੀਂ ਮਿਲਣੀ ਹੈਗੀ ਫੇਰ ਤਾਂ ਬਾਹਰ ਹਰੇਕ ਭਾਲੁਗਾ ਅਸੀਂ ਬਾਹਰ ਜਾਈਏ ਫੇਰ ਉਹ ਇਹੀ ਸੋਚਦੇ ਨੇ ਕੀ ਅਸੀਂ ਇੰਨਾ ਇੰਨਾ ਪੈਸਾ ਲਗਾ ਕੇ ਇੱਥੇ ਈ ਜੋ ਇੰਨਾ ਕੁੱਝ ਕੀਤਾ ਤੇ ਇੱਥੇ ਇੰਨਾ ਮਤਲਬ ਕੀ ਫੇਰ ਵੀ ਅਸੀਂ ਵਿਹਲੇ ਫਿਰਦੇ ਆ ਬੇਰੋਜਗਾਰ ਆ ਤੇ ਜੇ ਉਹੀ ਓ ਅਸੀਂ ਪੈਸਾ ਲਗਾ ਕੇ ਪਹਿਲਾਂ ਕਿਤੇ ਸੋਚਿਆ ਹੁੰਦਾ plus two ਕਰਕੇ ਅਸੀਂ ਬਾਹਰ ਚਲੇ ਜਾਂਦੇ ਫੇਰ ਤਾਂ ਸਾਡਾ ਕੁੱਝ ਨਾ ਕੁੱਝ ਬਣ ਜਾਣਾ ਸੀਗਾ

ਬੱਚੇ ਤਾਂ ਇਹ ਵੀ ਪਛਤਾ ਰਹੇ ਨੇ ਹੁਣ ਜਿਹੜੇ ਬੱਚੇ ਪਹਿਲਾਂ ਇੱਥੇ ਪੜ੍ਹ ਚੁਕੇ ਨੇ ਜਾਂ ਇੱਥੇ ਕੰਮ ਕਰਦੇ ਨੇ ਉਹੀ ਤਾਂ ਹੈ ਕਹਿੰਦੇ ਸਾਡੇ ਮਾਂ ਪਿਉ ਨੇ ਤਾਂ ਪੈਸਾ ਇੰਨਾ ਲਾਤਾ ਪਰ ਸਾਡੀ ਕਿਸਮਤ ਜੇ ਕਿਸਮਤ ਚ ਹੁਣ ਬਾਹਰ ਜਾਣਾ ਹੋਇਆ ਫੇਰ ਤਾਂ ਚੱਲਜੁਗਾ ਬੰਦਾ ਜੇ ਨਹੀਂ ਹੋਇਆ ਤਾਂ ਤਾਂ ਵੀ ਏ ਹੁਣ ਤਾਂ ਕਹਿੰਦੇ ਅੱਜਕਲ ਤਾਂ ITI ਬਹੁਤ ਜਰੂਰੀ ਹੋ ਗਈ ਹਾਂਜੀ ITI ਵਧੀਆ ਚੀਜ਼ ਏ ITI ਦੇ ਨਾਲ ਮੈਂ ਤਾਂ ਵੇਖਿਆ ਵੀ job ਵੀ ITI ਦੇ ਉਹਦੇ base ਤੇ ਮਿਲ ਜਾਂਦੀ ਏ ਵਧੀਆ ਤੁਹਡੇ ਬੇਟੇ ਨੇ ITI ਕੀਤੀ ਏ ਨਹੀਂ ਮੇਰੇ ਬੇਟੇ ਨੇ B TECH ਕਰੀ ਏ

ਮੇਰੇ ਬੇਟੇ ਨੇ ITI ਕਰਲੀ ਹੋਈ ਏ ਦੋ ਸਾਲ ਦੀ ਪਰ ਮੇਰੇ ਬੇਟੇ ਦਾ ਧਿਆਨ ਈ ਨੀਂ ਏ ਇਸ ਚੀਜ਼ ਚ ਹੈਗਾ ਕਿ ਮੈਂ ITI ਰੁਕ ਕੇ ਇੱਥੇ job ਕਰਾ ਮੇਰੇ ਬੇਟੇ ਨੂੰ ਤੇ ਇਹੀ ਓ ਏ ਮੈਂ ਬਾਹਰ ਜਾਵਾਂ ਬੱਸ ਮੈਂ ਬਾਹਰ ਜਾਣਾ ਇੱਥੇ ਨੀਂ ਕੁੱਝ ਕਰਨਾ ਹੈਗਾ ITI ਵਿੱਚ ਤਾਂ ਉਰੇ ਬਹੁਤ ਹੈਗੀ ਏ ਆਪਣੇ ਪੰਜਾਬ ਚ ਕਹਿੰਦੇ ਆਪਣੇ verka ਵਾਲਿਆਂ ਦੀ ਉਹ ਖੁੱਲੀ ਏ ਨਾ ਉੱਥੇ ਵੀ ITI ਮੰਗਦੇ ਏ ITI ਤਾਂ ਮੰਗਦੇ ਨੇ ਪਰ ਮੇਰੇ ਬੇਟੇ ਨੂੰ ਮੈਂ ਕੀਤੀ ਸੀ ਨਾ ਗੱਲ ਬੀ ਹਨਾ ਤੂੰ ITI ਕੀਤੀ ਹੋਈ ਏ ਤਾਂ ਉੱਥੇ ਆਪਾਂ ਦੇਖ ਲੇਨੇ ਆ try ਕਰ ਲੇਨੇ ਆ

job ਨੀਂ ਹੈਗੀ ਕੋਈ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਔਖਾ ਬੁਰਾ ਹਾਲ ਹੋਇਆ ਪਿਆ ਏ ਹਮ ਉਹੀ ਤਾਂ ਹੈ ਹੁਣ ਸਕੂਲਾ ਵਿੱਚ ਵੀ ਦੇਖੋ ਆਪਾਂ ਹੁਣ ਜੇ ਬੱਚੇ ਨੂੰ ਪੜ੍ਹਾਣ ਚੰਗੀ ਤਰ੍ਹਾਂ ਪਰ tuition ਦੀ ਲੋੜ ਨਾ ਪਵੇ ਹਾਂਜੀ ਇੱਦਾਂ ਤਾਂ ਹੋਣਾ ਚਾਹੀਦਾ ਕੀ ਬੱਚਿਆਂ ਨੂੰ school ਵਿੱਚ ਜਿੱਦਾਂ ਪੜ੍ਹਾ ਕੇ school ਵਿੱਚ ਪੜ੍ਹਾਨੇ ਆ ਤਾਂ ਤੁਸੀਂ school ਚ ਜਿਹੜਾ ਕਰਾਉ ਗਏ ਤੁਸੀਂ ਘਰ ਨੀਂ ਹੋਊਗਾ ਇੱਕ ਦੂਰ ਪਰ ਬੱਚੇ ਨੂੰ ਕਹੋ ਕੇ ਆਪਣੇ parents ਕੋਲ ਬੈ ਕੇ ਕੰਮ ਕਰੋ home work parents ਕੋਲ ਭਾਵੇ parents ਪੜ੍ਹੀਆਂ ਲਿਖਿਆ ਭਾਵੇ ਨਹੀਂ ਹੈਗਾ ਪਰ ਫੇਰ ਉਹ ਆਪਣੇ ਬੱਚੇ ਨੂੰ ਇੰਨਾ ਕ ਬੋਲ ਈ ਸਕਦਾ ਨਾ ਕਿ ਤੁਸੀਂ ਬੈਠ ਕੇ ਪੜ੍ਹੋ ਤੇ ਜੇ ਸਾਹਮਣੇ ਜੇ book ਖੋਲਣਗੇ ਭਾਵੇ ਉਹ ਘੰਟਾ ਨਾ ਤੇ ਘੰਟਾ ਬੈਠਣ ਉਹਦੇ ਵਿੱਚੋ ਅੱਧਾ ਘੰਟਾ ਈ book ਵੱਲ ਦੇਖ ਲੈਣਗੇ ਨਾ ਤਾਂ ਉਹਨਾ ਨੂੰ ਯਾਦ ਹੋਜੇਗਾ ਹਮ ਹੁਣ ਨਾ ਸਾਡੇ ਘਰ ਦੇ ਸਾਹਮਣੇ ਇੱਕ school teacher ਏ ਮਤਲਬ ਕਿ ਸਕੂਲ ਪੜ੍ਹਾਉਂਦੀ ਏ ਉਹ ਮੇਰੇ ਖਿਆਲ ਨਾਲ school ਚ ਇੰਨਾ ਨੀਂ ਪੜ੍ਹਾਉਂਦੀ ਜਿੰਨਾ ਘਰ school ਖੋਲਿਆ ਹੁੰਦਾ ਉਹਨੇ ਤੇ ਉਹ ਨਾ ਪਤਾ ਕਿਆ ਕਰਦੀ ਏ school ਦਾ ਕੰਮ ਉਹਨਾ ਨੂੰ ਘੱਟ ਕਰਾਉਣਾ ਤੇ ਉਹ ਕੰਮ ਘਰ ਦਾ ਬਹੁਤ ਕਰਵਾਉਂਦੀ ਏ ਫੇਰ ਇਹਦਾ ਮਤਲਬ ਜੋ school ਚ ਉਹਨਾ ਨੂੰ ਤਾਂ ਪਤਾ ਹੁੰਦਾ ਪੇਪਰਾ ਚ ਕਿਆ ਪਾਣਾ ਬੱਚਿਆਂ ਨੂੰ ਉਹੀ ਉਹਨਾ ਨੂੰ ਬੱਚੇ ਨੂੰ ਪੜ੍ਹਾ ਦੇਣਾ ਅੱਗੋ ਤਾਂ ਬੱਚਾ ਫੇਰ ਮਾਰ ਖਾਂਦਾ ਏ ਨਾ ਫੇਰ

ਉਹੀ ਤਾਂ ਫੇਰ ਇਸੇ ਕਰਕੇ ਬੱਚੇ ਦੀ ਨਿਹ ਕੱਚੀ ਹੋ ਜਾਂਦੀ ਏ ਇੱਕ ਨਿਹ ਕੱਚੀ ਹੋ ਜਾਂਦੀ ਏ ਇੱਕ ਅੱਗੋ ਜਾ ਕੇ ਬੱਚਾ ਮਾਰ ਬਹੁਤ ਖਾਂਦਾ ਫੇਰ

ਬੜੀਆ ਕਲਾਸਾ ਚ ਉਹਨੂੰ ਫੇਰ ਕੁੱਝ ਨੀਂ ਆਉਂਦਾ ਹੈਗਾ ਫੇਰ ਅੱਗੋ ਫ਼ੇਲ ਹੁੰਦੇ ਏ ਬੱਚੇ ਉਹਨਾ ਨੂੰ ਇਹ ਏ ਇਹ ਨੀਂ ਦੇਖਦੇ ਕਿ ਅਸੀਂ ਆਪਣੇ ਉਹਨਾ ਦੇ ਬੱਚਿਆਂ ਦੀ ਜਿੰਦਗੀ ਖਰਾਬ ਕਰ ਰਹੇ ਆ ਹਾਂਜੀ ਇਹ ਤਾਂ ਹੈਗਾ ਈ ਏ ਹੁਣ ਆਹ ਸਾਡੇ ਬੱਚੇ ਨੇ private school ਚ ਸੀਗੇ ਤੇ ਬੱਚੇ ਨੇ ਹੀ ਉਹਨਾ ਨੂੰ ਲੱਗ ਰਿਹਾ ਸੀਗਾ ਮਾਹੋਲ ਵਧੀਆ ਜਾਂ ਕੁੱਝ ਅਸੀਂ ਸੋਚਿਆ ਕਿ ਬੱਚੇ ਨੂੰ ਹਟਾ ਕੇ ਦੂਸਰੇ school ਲਗਾ ਦਿਨੇ ਆ ਤੇ ਦੂਸਰੇ school ਚ ਹੁਣ admission ਨੀਂ ਲੈ ਰਹੇ ਹੈਗੇ ਉਹ ਕਹਿੰਦੇ ਕਿ plus one ਵਿੱਚ admission ਲੈਲਾਗੇ ਪਰ ਅਸੀਂ tenth ਦੀ admission ਨੀਂ ਲਵਾਗੇ ਕੀ tenth ਦਾ ਨੀਂ ਅਸੀਂ ਕਰ ਸਕਦੇ ਹੈਗੇ ਬੱਚਾ ਲੈ ਸਕਦੇ ਫੇਰ ਹੁਣ ਉਸੀ school ਚ ਹੀ ਬੱਚੇ ਨੂੰ ਇੱਕ ਸਾਲ ਲਗਵਾਨਾ ਪੈਣਾ ਹਮ ਹੁਣ ਮੇਰੇ ਬੇਟੇ ਨੇ ਵੈਸੇ tuition ਅੱਜ ਤੱਕ ਰੱਖੀ ਨੀਂ ਸੀਗੀ

ਸਾਡੇ ਬੱਚਿਆਂ ਨੇ ਤਾਂ ਰੱਖਣੀ ਰੱਖੀ ਟੁਈਸ਼ਨਾ ਰੱਖੀਆਂ ਚਲੋ English ਦੀ ਇਹ ਜਿਆਦਾ ਜਰੂਰੀ ਹੁੰਦੀ ਜਾਂ math ਦੀ ਜਿਆਦਾ ਹੁੰਦੀ ਏ math ਤੇ English ਦੀ tuition ਤਾ ਬੱਚੇ ਦੀ ਰੱਖਣੀ ਓ ਪੈਂਦੀ ਏ ਬਾਕੀ ਤਾਂ ਚੱਲ ਦੂਜੇ subject ਤਾਂ ਬੱਚਾ ਕਰੀ ਜਾਂਦਾ ਏ ਦਸਵੀ ਤੋਂ ਬਾਅਦ ਉਹਨੇ math ਰੱਖਿਆ ਈ ਨਹੀਂ

math ਰੱਖਿਆ ਸੀ ਦਸਵੀ ਤੋਂ ਬਾਅਦ ਉਹਨੇ math ਨੀਂ ਰੱਖਿਆ ਪਰ ਮੇਰੀ ਬੇਟੀ ਨੇ ਉਹਦੀ ਜਰੂਰ ਪੱਚੀ ਤੋਂ ਲੈ ਕੇ tuition ਨਾਲ ਦੀ ਨਾਲ tuition ਲੱਗੀ ਰਹੀ ਹਾਂ

ਉਹ ਵੀ ਸਰਕਾਰੀ school ਚ ਈ ਪੜ੍ਹੀ ਏ

ਤੇ ਸਰਕਾਰੀ school ਹੁਣ ਨਹੀਂ ਹੈਗੀ ਇੰਨੀ ਮਾੜੇ ਹੈਗੇ ਜਿੱਦਾਂ ਜਿੱਦਾਂ ਪਹਿਲਾਂ ਸੀ ਨਾ ਸਰਕਾਰੀ school ਅਸੀਂ ਵੀ ਸਰਕਾਰੀ ਸਕੂਲਾ ਚ ਪੜ੍ਹੇ ਆ ਸਾਨੂੰ ਵੀ ਪਤਾ ਈ ਚਲੋ ਉਹ ਤੇ ਬੱਚੇ ਦਾ ਵੀ ਥੋੜਾ ਹੁੰਦਾ ਕੀ ਬੱਚੇ ਦਾ ਦਿਮਾਗ ਕਿੰਨਾ ਕੁ ਹੈਗਾ main ਗੱਲ ਤਾਂ ਘਰ ਵਿੱਚ ਵੀ ਸ਼ੁਰੂ ਹੁੰਦੀ ਏ ਕੀ ਜੇ ਆਪਾਂ ਘਰੇ ਈ ਬੱਚਿਆਂ ਨੂੰ time ਦੇਵਾ ਗਏ ਬੱਚਿਆਂ ਨੂੰ ਘਰੇ ਈ ਪੜ੍ਹਾਵਾਗੇ ਬੱਚਿਆਂ ਨੂੰ home work ਕਰਾਵਾਗੇ daily ਤਾਂ ਕਦੇ ਬੱਚਾ ਫ਼ੇਲ ਨੀਂ ਹੋ ਸਕਦਾ ਕਦੀ ਬੱਚਾ ਇਹ ਨੀਂ ਹੋ ਸਕਦਾ ਕਿ ਸਾਡਾ ਬੱਚਾ ਨਲੈਕ ਏ ਜਦੋਂ ਆਪਾਂ ਘਰ ਵਿੱਚ ਨੀਂ ਨਾ ਬੱਚੇ ਦਾ ਧਿਆਨ ਦਿੰਦੇ ਹੈਗੇ ਤਾਂ ਬੱਚਾ ਨਲੈਕ ਹੁੰਦਾ

ਕੁਝ ਨੀ ਬਸ ਸਫਾਈ ਕਰਕੇ ਵਹਿਲੀ ਹੋਈ ਹਾਂ

ਇਹ ਬੁੱਧਵਾਰ ਦੀ ਅਸਟਮੀ ਸੀਗੀ

ਨਾਲੇ ਤਾਂ ਕੀਤੇ ਕੀਤੇ ਉਹ ਕਰਦੇ ਆ ਨੋਵੀਂ

ਨੋਵੀਂ ਪੁਜਦੇ ਨੇ ਕਈ ਅਸਟਮੀ ਆਪਾਂ ਅਸ਼੍ਟਮੀ ਪੁਜਦੇ ਹਾਂ ਸ਼ੁਰੂ ਤੋਂ

ਅਸ਼ਟਮੀ ਪੁਜੀ ਦੀ ਆ ਨਹੀਂ ਆਪਣੇ ਪੰਜਾਬ ਚ ਪੁਜਦੇ ਆ ਆਪਣੇ ਘਰ ਕਿਸੇ ਕਿਸੇ ਦੇ

ਸਾਰੇ ਘਰਾਂ ਚ ਨੀ ਕਿਸੇ ਘਰਾਂ ਵਿੱਚ

ਆਪਾਂ ਤਾਂ ਅਸ਼ਟਮੀ ਸ਼ੁਰੂ ਤੋਂ ਹੀ ਅਸ਼ਟਮੀ ਪੁਜਦੇ ਆ ਰਹੇ ਹਾਂ

ਅੱਛਾ ਤੇ ਹੁੰਦੇ ਕਿੰਨੇ ਨਰਾਤੇ ਨੇ ਇਹ ਹੁੰਦੇ ਇਹ ਸੱਤ ਨਰਾਤੇ ਅੱਠਵੀੰ ਅਸ਼ਟਮੀ ਹੁੰਦੀ ਹੈ

ਨੋਵੀਂ ਦੂਏ ਦਿਨ ਹੁੰਦੀ ਹੈ ਇਸ ਵਾਰ ਦੀ ਰਾਮ ਨੋਵੀਂ ਆ ਜਾਂਦੀ ਹੈ ਅੱਸੂ ਵਿੱਚ ਜਿਹੜੀ ਹੈ ਉਹ hm ਨੋਵੀਂ ਉਂਜ ਹੋ ਜਾਂਦੀ ਹੈ ਦੁਰਗਾ ਪੂਜਾ ਦੀ ਹੋ ਜਾਂਦੀ ਹੈ

ਇਹ ਹੋ ਜਾਂਦੇ ਚਿੰਤਪੂਰਣੀ ਜਵਾਲਾ ਜੀ ਕਾਂਗੜੇ ਵਾਲੀ ਮਨਸਾ ਦੇਵੀ ਏਹਦੇ ਵਿੱਚ ਕਈਆਂ ਦੀਆਂ ਸੁੱਖਾਂ ਵੀ ਲਹਿੰਦਿਆਂ ਹੈਂ ਨਾ

ਮਨਸਾ ਦੇਵੀ ਦੀਆਂ ਸੁੱਖਾਂ ਲਹਿੰਦਿਆਂ ਨੇ ਆਹ ਨਰਾਤਿਆਂ ਵਿੱਚ ਕਈ ah ਇਹ ਅਸ਼ਟਮੀ ਬੀ ਸੁੱਖਾਂ ਦੇ ਹੁੰਦੇ ਨੇ

ਇਹ ਅੰਡੇ ਤਾਂ ਤਿੰਨ ਵਾਰੀ ਨੇ ਇਹ ਜਿਹੜੇ ਨੇ ਬੀ ਇੱਕ ਗੁਪਤ ਨਰਾਤੇ ਹੋ ਜਾਂਦੇ ਨੇ ਉਹ ਪਹਿਲਾਂ ਆ ਜਾਂਦੇ ਨੇ ਫੇਰ ਇਹ ਦੁਜ ਇਹ ਆਗੇ ਚੇਤ ਦੇ ਇਹ ਨਾਲ ਇਹ ਨਵਾਂ ਸਾਲ ਚੜ ਜਾਂਦਾ ਨਾ ਆਪਣੇ